ਠੀਕ ਆਯ ਠੀਕ ਆਯ Hello

ਕੁਛ ਨੀ ਕਰਨਾ ਕਿ ਆ

ਅੱਛਾ ਬੈਠੀ ਆ ਕਰਲਿਆ ਕਾਮ ਕਰ

ਆਹੋ ਕਰ ਲਿਆ ਵਾ ਵੱਜ ਤੇਰੀ ਬੜੀ ਰੁਕ ਰੁਕ ਆਉਂਦੇ ਆ ਅੱਜ ਤਾ ਮੈਂ ਟੀਮ ਨਾਲ ਏ ਕਰ ਲਿਆ ਕਾਮ ਸਗੋਂ ਅੱਛਾ ਟੀਮ ਨਾਲ ਕਰ ਲਿਆ ਕਾਮ

ਆਹੋ ਥੋੜ੍ਹਾ ਉੱਚੀ ਬੋਲਾਂ ਹਨ ਭੈਣਾਂ ਤੂੰ ਤਾ ਕੀਤੇ ਲਗਦਾ ਕੀਤੇ ਕਿਥੇ ਬੈਠੀ ਆ

ਅੱਛਾ ਅੱਛਾ ਕੋਠੇ ਤੇ ਬੈਠੀ ਆ

ਠੀਕ ਆ ਠੀਕ ਆ ਚਾਲ ਵਧੀਆ ਵਧੀਆ ਹੋਰ

ਹਾਂ ਮੇਰਾ ਵੀ ਠੀਕ ਵ ਮੈਂ ਵੀ ਜਾਣੀ ਆ ਪੇਕੇ ਆਪਣੇ ਘੜੀ ਰਹਿ ਕ ਆਉਂਦੇ ਆ

ਆਹੋ ਪੇਕੇ ਚਲੀ ਆ ਆਹੋ ਅੜੀਏ ਪੇਕੇ ਚਲੀ ਆ ਘਰਿ ਮੈਂ ਹੋ ਕੇ ਐਂਡੀ ਆ ਜੀ ਬੜਾ ਕਰਨ ਦਿਆਂ ਜਾਨ ਨੂੰ

ਚਾਲ ਠੀਕ ਆ ਜਾ ਆ ਕੇ ਫੇਰ ਆਹੋ ਮੈਂ ਕਿਹਾ ਹੋ ਏਨੀ ਆ ਘੜੀ ਬੱਸ ਤੇ ਏ ਚਲ ਜਨੀ ਆ

ਆਹੂ ਜਦੋ ਸਾਧਨ ਹੀ ਹੈਂ ਨੀ ਕੋਲ ਤੇ ਫੇਰ ਬੱਸੇ ਹੀ ਜਾਣਾ ਆਹੋ ਆਹ ਵੀ ਗੱਲ ਠੀਕ ਆ ਕਿ ਕਰਨਾ ਫੇਰ ਕੀਤੇ ਲਾਵਾਂ ਗਏ ਸਾਡੀਆਂ ਤੇ ਫੇਰ ਕੀਤੇ ਸੁਖ ਹੋਊਗਾ ਆਮਦਨੀ ਓਨੀ ਕ ਬਸ ਅੱਗੋਂ ਆ ਵੀ ਗੱਲ ਠੀਕ ਆ ਕੀਨੇ ਪੈਸੇ ਤਾ ਹੈ ਨੀ ਤੇ ਕਿ ਬੰਦਾ ਕਰੇ ਆਹੋ ਓਹੋ ਏ ਗੱਲ ਕੇ ਕੋਈ ਗੱਲ ਨੀ ਜੇ ਉਹ ਹੋ ਜੇ ਗਏ ਫੇਰ

ਵੇਖ ਲੈ ਗਏ ਲੈ ਲੈ ਗਏ ਚਲਦਾ ਚਲਦਾ ਮਾਰਾ ਮੋਟਾ ਕੋਈ ਸਾਧਣ

ਏਹੋ ਭਾਬੀ ਭਾਭੀ ਫੋਨ ਕੇਨ ਢਈ ਸੀ ਭੀ ਆਈ ਮੇਰੇ ਕੋਲ, ਮੈ ਚਾਲ ਹੋਵਾਂਗੇ ਮਾਂ ਪਿਓ ਤਾ ਹੈ ਨਹੀਂ ਭਰਾ ਭਰਜਾਈ ਏ ਨੇ ਆਹ ਤੇਰੀ ਤਾ ਭਾਭੀ ਵੀ ਬੜੀ ਚੰਗੀ ਆ ਸੱਗੂ ਆਹੋ ਮੇਰੀ ਭਾਭੀ ਚੰਗੀ ਆ ਨਿਕੀ ਚੰਗੀ ਆ ਵੱਡੀ ਨੀ ਚੰਗੀ ਨਿੱਕੀ ਚੰਗੀ ਆ

ਆਹੋ ਨਿਕੀ ਜਿਹੜੇ ਹੈ ਸਹੀ ਆ ਅੱਛਾ ਹੋਰ ਹੋਰ ਠੀਕ ਆ ਵਧੀਆ ਬਸ ਸਾਰੇ ਗੱਲਾਂ ਬਾਤਾਂ ਸੁਣਾ ਤੂੰ ਆਹ ਠੀਕ ਆ ਹੈਂ ਹਾਂ ਠੀਕ ਆ ਤੂੰ ਸੁੰਣਾ ਸਦਾ ਵੀ ਤਰਹਿਕ ਆ ਲੰਘੀ ਜਂਦਾ ਟੀਮ

ਹਾਂ ਰੋਟੀ ਪਾਣੀ ਖਾ ਕਹੁ ਕੇ ਤੇ ਮੈਂ ਵੀ ਬੈਠੀ ਆ ਮੈਂ ਕਿਹਾ ਚਾਲ ਪੁੱਛਦੀ ਆ ਭੈਣ ਦਾ ਹਾਲ ਚਾਲ ਠੀਕ ਠਾਕ ਆ ਠੀਕ ਆ ਤੂੰ ਕਿਹੜਾ ਆਉਣਾ ਹੁੰਦਾ ਸਾਡੇ ਕੋਲ ਨਾਈ ਕੋਇਨੀ ਆਵਾ ਗਏ ਆਉਣਾ ਕਿਉਣੀ ਆ ਅਜੇ ਤਾ ਮੈਂ ਤੈਨੂੰ ਦੱਸਣ ਦੇਈਂ ਆ ਬ ਪੇਕਿਆਂ ਨੂੰ ਚਲੀ ਆ ਅੱਛਾ ਸਾਡੇ ਵਾਲ ਪੇਕਿਆਂ ਨੂੰ ਚਲ ਜਨੈ ਆ ਆਹ ਨਾਈ ਨਾਈ ਆਵਾ ਗਏ ਤੁਹਾਡੇ ਕੋਲ ਵਿਉ ਆਉਣਾ ਕਿਉ ਨੀ ਆਂ ਆਵਾਂ ਗਏ ਕੀਤੇ ਘਰੋਂ ਨਿਕਲਿਆ ਨੀ ਜਾਂਦਾ ਅੜੀਏ ਤੈਨੂੰ ਪਤਾ ਏ ਆ ਉਹ ਵੀ ਗੱਲ ਠੀਕ ਆ ਪਰ ਫਿਰ ਵੀ ਅਗਰ ਤਾ ਟੀਮ ਕੱਢ ਕੇ ਸਾਡੇ ਲਾਇ ਵੀ ਆਹੋ ਚਾਲ ਮੈਂ ਨੀ ਈ ਫੇਰ ਤੂੰ ਹੀ ਚੱਕਰ ਮਾਰ ਲਾਇ ਐਡਰ ਨੂੰ ਫੇਰ ਕੀਤੇ ਮਾਰ ਲਾਇ ਕੀਤੇ ਐਂਡੀ ਜਾਂਦੀ ਪਹਿਲਾ ਤੂੰ ਆ ਮਈ ਕਦੇ ਲਾਇ ਆਵਾ ਭਲਾ ਮੈਂ ਤੇ ਦੋ ਟੀਨ ਵਾਰੀ ਹੋਗੀ ਆ ਹਾਂ ਏ ਤੇ ਗੱਲ ਸਹੀ ਆ ਚੱਲ ਬਾਰੀ ਤੇ ਹੁਣ ਮੇਰੀ ਆ ਆਉਣ ਦੀ ਕੋਈ ਆਵਾਂਗੀ। ਆਜੀ ਤੇ ਹੁਣ ਤੂੰ ਵੀ ਮੈਂ ਤੇ ਕੀਨੀ ਸਗੋਂ ਹੋਗਗੀ ਆ ਆਹੋ ਕੋਇਨੀ ਆਵਾ ਗਈ ਆਵਾ ਜਿਉ ਆਉਣਾ ਕਿਉਣੀ ਆ ਘਰੋਂ ਨਿਕਲਿਆ ਨੀ ਜਾਂਦਾ ਤੈਨੂੰ ਪਤਾ ਫੇਰ ਨਿਆਣਿਆਂ ਨੂੰ ਵੀ ਕਰਨਾ ਘਾਲਣਾ ਕਾਮ ਕਾਰਾ ਤੇ ਫੇਰ ਏ ਆਪਣਾ ਵੀ ਕਰਨਾ ਸਾਰਾ ਦਿਨ ਲਗੇ ਰਹਿੰਦਾ ਵ ਹੱਥ ਪੈਰ ਮਾਰਦੇ ਰਹੀਏ ਤੇ ਸਾਰਾ ਦਿਨ ਕੰਮ ਨੀ ਨਿਬੜਦਾ

ਸਾਰਾ ਦਿਨ ਤੇ ਕਾਮ ਮੁਕਦਾ ਏ ਨੀ ਇਹੀਓ ਤਾ ਗੱਲ ਏ ਨਾ ਵੱਡੀ ਕੀਤੇ ਕਾਮ ਮੁਕਜੇ ਤਾ ਬੰਦਾ ਜਿੰਦਰ ਮਰਜੀ ਹੋ ਆਵੇ ਹਮ ਕਾਮ ਨੀ ਨਿਬੜਦਾ ਦੀਦੀ ਜਾਣੇ ਕਿਥੋਂ ਨਿਬੜਨ ਭੈਣੇ ਕਾਮ ਕਾਮ ਕੀਤੇ ਮਾਰਦੇ ਦਮ ਤਕ ਕਹਿਣਾ ਵਾ ਆ ਵੀ ਕਰ ਲੀਯੇ ਤੇ ਆ ਵੀ ਕਰ ਲੀਯੇ ਆਹੋ ਇਕ ਤਾ ਨਿਆਣੇ ਬੜਾ ਖਿਲਾਰਾ ਪਾ ਦੇਂਦੇ ਬੜਾ ਜਾਂਦਾ ਪਾ ਦੇਂਦੇ ਸਾਡੇ ਓਦਰ ਚਲ ਜਾਂਦੇ ਸਵੇਰ ਨੂੰ ਤਾ ਮੈਂ ਕਰਕੇ ਬੈ ਜਾਂਦੀ ਹੁਨੀ ਆ ਜਿੰਦਾ ਆਡਨ ਗਵਾਂਢਣ ਦੇ ਲਾਗੇ ਕੀਤੇ ਚਾਲ ਗਈ ਕੀਤੇ ਸੁਖ ਦੀ ਦੁੱਖ ਦੀ ਮਾੜੀ ਮੋਤੀ ਗਾ ਦੇ ਆਯੀ ਹੁਈ ਹੈ

ਪਿਯੋ ਵੀ ਇਨ੍ਹਾਂ ਦਾ ਚਲ ਜਾਂਦਾ ਕਾਮ ਤੇ ਆਹੋ ਤੇ ਘਰ ਰਹਿ ਜਾਂਦੀ ਤੇ ਕੱਲੀ, ਮੇਰੀ ਤਾ ਨਿਕੀ ਕੁੜੀ ਵੀ ਮੇਰੇ ਲਗੇ ਰਹਿੰਦੀ ਆ ਮੈਂ ਤੇ ਕਾਲੀ ਰਹਿ ਜਾਂਦੇ ਆ ਮੁੰਡਾ ਵੀ ਦਿਹਾੜੀ ਲੈਣ ਚਲ ਜਾਂਦਾ ਸਾਡੇ ਗਰੀਬ ਨੇ ਤਾ ਫੇਰ ਦਿਹਾਰਰਿਯੈ ਲਾਉਣੀਆਂ ਨੇ ਆਹੋ ਇਹ ਵੀ ਆ ਅਸੀਂ ਵੀ ਅੱਜ ਬੇਜਿਯਾ ਮੈ ਵੀ ਘਰ ਵਾਲੇ ਨੂੰ ਦਿਹਾੜੀ ਲਾਉਣ ਉਹ ਵੀ ਦਿਹਾੜੀ ਵੀਚਾਰਾ ਹੋਰ ਕਿ ਕਰਨਾ ਫੇਰ

ਤੇ ਮੈਂ ਓਹਨੂੰ ਡਾਯੀ ਆ ਕਹਿਣ ਵੀ ਚਲ ਹੋ ਆ ਸ਼ਮਾ ਨੂੰ ਕੋਜ ਪੈਸੇ ਲੈ ਆਵੀਂ ਨਾਲੇ ਸੋਦਾ ਪਤਾ ਲੈ ਆਵਾ ਗਏ ਮੁੱਕ ਏ ਓ

ਆਹੋ ਅਸੀਂ ਵੀ ਰੋਜ ਦੇ ਰੋਜ ਸੰਕੁੜਾ ਲਿਆਉਣਾ ਹੁੰਦਾ ਵਾ ਦਿਹਾੜੀ ਲਾਕੇ

ਆਹੋ ਤੇ ਓਹਨੂੰ ਕਹਿ ਦੀ ਪੈਸੇ ਲੈ ਈ ਤੇ ਸੌਦਾ ਮੁਕਾ ਲੈ ਕ ਅਨਾ ਨਾਲੇ ਕਣਕ ਤਾ ਹੁਣ ਲਾਇ ਨੀ ਗਯੀ ਆਟਾ ਲੈ ਲਗੇ ਤੇ ਲੰਘ ਜਾਣਗੇ ਚਾਰ ਦਿਨ ਅੱਛਾ ਕਣਕ ਨਈ ਲਈ ਹਾਲੇ ਨਾ ਪੈਸੇ ਕਰਕੇ ਲਾਇ ਨੀ ਗਯੀ ਕਣਕ ਹਾਲੇ ਤੈਨੂੰ ਦੱਸਣ ਤਾ ਦੀ ਆ ਅੱਛਾ ਆਹੋ ਹੋਰ

ਹਨ ਕੋਈ ਪੈਸੇ ਤੇਲ ਹੋਊਗਾ ਤਾ ਵੇਖਾਂਗੇ ਹੈਂ ਡ੍ਰਮ ਧੋ ਧੁ ਕੇ ਰਖਿਆ ਵਾ

ਠੀਕ ਆ ਮੇਰੇ ਤੋਂ ਵੀ ਇਕ ਹੈਗਾ ਵਾ ਓਹਦੇ ਚ ਕਣਕ ਖਰਾਬ ਹੋ ਜਾਂਦੀ ਆ ਲੱਗ ਜਾਂਦੀ ਆ ਤੇ ਦਵਾਈ ਲਾਯਾ ਕਰ ਕਣਕ ਨੂੰ ਕਹਿੰਦੇ ਪਾਊਡਰ ਜੀਅ ਲਗਦਾ ਵਾ ਮੈਂ ਤੇ ਕਦੇ ਲਕਾਯਾ ਨੀ ਗਵੰਦਾਂ ਸਾਡੀ ਕਹਿਣ ਦੀ ਸੀ ਮੈਂ ਲਈ ਸੀ ਇਕ ਵਾਰੀ ਉਹ ਸੱਤੀ ਜੀ ਗੋਲੀਆਂ ਜਿਹੜਾ ਹੁੰਦਾ ਨੀ

ਤੂੰ ਤਾ ਵੀ ਹੋਗੀ ਖਰਾਬ

ਹਨ ਕੀਤੇ ਸੱਸ ਸੁਸ ਨੂੰ ਪੁਛ ਲਾਇ ਇਥੇ ਕਿਦਾਂ ਕਰਨੀ ਪੋਣੀ ਕਣਕ ਮੈ ਤੇ ਆਪ ਪਹਿਲਾ ਕਰ ਲੈਨਿ ਹਨ ਮਾਤਾ ਕਰਦੀ ਰਹੀ ਆ ਫੇਰ ਮਮ੍ਮੀ ਕਰਦੀ ਰਹੀ ਆ ਤੇ ਹੁਣ ਜਿੱਮੇਵਾਰਿਯਾ ਪਾਇਆ ਸਰ ਤੇ ਟੇਨਸਨਾ ਵਾਦੁ ਦੀਆ ਲਗਿਆਂ ਚਾਲ ਮੈਂ ਪੁਛਾਂਗੀ ਕਿਸੇ ਨੂੰ ਵੀ ਕਿ ਕਰਨਾ ਏਦਾਂ ਹੋਰ ਏਦਾਂ ਏ ਆ ਕੇ ਪੁੱਛਣਾ ਤਾ ਪੈਣਾ ਏ ਆ

ਆਹੋ ਤੇ ਕਰਕੇ ਤੇ ਪੁੱਛ ਲਾਇ ਕਿਸੇ ਨੂੰ ਤੇ ਆਪਿ ਕਿਸੇ ਨੇ ਦਸ ਦੇਣਾ ਵਾ ਬੀ ਅਵ ਏ ਤੇ ਟਰੈਕ ਦੇ ਪੱਤੇ ਪੁਟੇ ਰੱਖੀਏ ਤੇ ਹੋ ਜਾਂਦਾ ਵ ਸਹੀ ਤਾਰੀਕ ਦੇ ਪਤੀਆਂ ਨਾਲ ਅੱਛਾ ਰਾਖੇ ਸਾਰਾ ਕੁਛ ਕੀਤਾ ਆ ਕਹਿੰਦੇ ਡ੍ਰਮ ਚ ਥੋੜੀ ਇਹ ਫੇਰ ਓ ਕਹਿੰਦੇ ਰੱਖੀਏ ਡੱਬੀ ਦੀ ਸੁਟਿਆ ਰਿੱਲਾ ਸੁਤੀਏ ਤੇ ਉਹਂਦੇ ਨਾਲ ਕਹਿੰਦੇ ਖਰਾਬ ਹੁੰਦੇ ਹਮ ਕਿਸੇ ਨੇ ਏ ਹੀ ਕਰਨ ਆਯਾ ਥੋੜੀ ਕਣਕ ਪਾਲਾਂਗੇ ਜਾਂਦਾ ਨਾ ਪਾਵਾਂ ਗੇ

ਆਹੋ ਮੈਂ ਕਿਹਾ ਅਗੇ ਤਾ ਮਹਾ ਕੀਤੇ ਲਾਇ ਆ

ਮੈਂ ਕਿਹਾ ਅਗੇ ਖਰਾਬ ਕਰਨ ਨਾਲੋਂ ਚੰਗਾ ਭਰ ਰੱਖ ਲਿੰਦੇ ਆ ਕੀਤੇ ਹਨ ਸਹੀ ਗੱਲ ਵਾ ਉਹ ਹਵਾ ਹੁਵਾ ਜਿਥੇ ਪੈਂਦੀ ਹੋਈ ਓਥੇ ਰੱਖਣਾ ਡ੍ਰਮ ਜਿਥੇ ਕੀਤੇ ਹਵਾ ਹੁਵਾ ਪੋਇੰਦੇ ਹੋਵੇ

ਆਹੋ ਠੀਕ ਆ ਚਲ ਕੋਇਨਾ ਆਹੋ ਉਹ ਕੀਤੇ ਅੰਦਰ ਤਾ ਵੀ ਹੋ ਜਾਂਦਾ ਆ

ਹਾਂ ਤਾ ਕਰਕੇ ਹੋਰ ਫੇਰ ਵਧੀਆ ਤੂੰ ਸਨ ਠੀਕ ਆ ਵਧੀਆ ਸਦਾ ਵੀ ਹਮ

ਹੋਰ ਫਰੇ ਹਨ ਠੀਕ ਆ ਕਿ ਕਰਦੇ ਆਹੋ ਠੀਕ ਆ ਠੀਕ ਆ ਹੋਰ

ਹੈਂ

ਆਵਾਜ ਨੀ ਨਿਕਲਦੀ ਭੈਣਾਂ ਚਲ ਠੀਕ ਆ ਫਿਰ ਕਰਦੀ ਮੈਂ

hello ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਓ ਵਧੀਆ ਹੈ ਭੈਣੇ ਤੁਸੀਂ ਦੱਸੋ

ਹੋਰ ਭੈਣੇ ਸਾਰੇ ਵਧੀਆ ਭੈਣੇ ਆਪਣੇ ਦੱਸੋ ਪਰਿਵਾਰ ਕਿਦਾਂ

ਠੀਕ ਆ ਜੀ ਵਧੀਆ

ਕੁਛ ਨਹੀਂ ਭੈਣੇ ਮੈ ਪਿਆ ਸੀ ਹੋਰ ਦੱਸੋ ਹੋਰ ਤਾਂ ਵਧੀਆ ਭੈਣੇ ਇਹੀ ਕਹਿ ਰਿਹਾ ਸੀ ਬੱਸ ਅੱਜਕੱਲਹ ਦੇ ਛੋਟੇ ਛੋਟੇ ਜਵਾਕ ਵੀ ਬਦਮਾਸ਼ੀਆਂ ਕਰਨ ਲੱਗ ਰਹੇ ਨੇ

ਹੋਰ ਵੀ ਇਥੇ ਜੇ ਕੁੜੀਆਂ ਦੀ ਕੁੜੀਆਂ ਵੀ ਬਦਮਾਸ਼ੀ ਕਰਦੀਆਂ ਨੇ ਬਈ ਥੋਡੇ ਜੇ ਚੱਪੜਾ ਮਾਰਿਆ ਨਾ ਇੱਕ ਚ ਹੀ ਦੰਦ ਕੱਢ ਦੇਊ ਕੋਈ ਹਾਂ ਸਾਡੇ ਪਿੰਡ ਵੀ ਹੈਗੀਆਂ ਨੇ ਕਈ ਕੁੜੀਆਂ ਹਾਂ ਇੱਕ ਸਾਡੀ ਆਈ ਸੀ ਸਿਮਰੀ ਸੁਮਰੀ ਜਿਹੀ

ਮੇਰੇ ਤਾਏ ਵਰਗੇ ਨੂੰ ਕਹਵੇ ਮਾਰਕੇ ਚਪੜਾ ਅੱਗ ਕੱਢ ਦੇਊਂ ਲੈ

ਬਈ ਜੇ ਫਿਰ ਤੈਨੂੰ ਉਹਨੇ ਕੰਧ ਕੁੰਧ ਨਾਲ ਮਾਰਿਆ ਫਿਰ ਤੇਰਾ ਕੀ ਬਣੂੰ

ਹਮ ਤੁਸੀ ਵੀ ਫੜ੍ਹ ਲਿਉ ਨਾ ਜੀ ਮੇਰੇ ਵਰਗਾ ਸ਼ਰੀਫ ਤਾਂ ਹੈ ਨਹੀਂ ਕੋਈ ਅੱਛਾ ਆਪਦੇ ਆਪ ਦੀ ਬੜੀ ਤਾਰੀਫ ਕਰਦਾਂ ਏ ਤਾਰੀਫ ਕਰਨੀ ਚਾਹੀਦੀ ਏ ਜੇ ਸੱਚੀਉਂ ਮੈ ਬੈਲੀ ਹੈ ਨਹੀਂ ਤੁਹਾਨੂੰ ਲੱਗਦਾ ਮੈ ਆਵਾਜ ਜਿਹੀ ਤੋਂ ਬੈਲੀ ਆਂ